ਹਮ

ਤੂੰ ਤਾ ਕੁੰਡਾ ਖੋਲਿਆ ਮੈਂ ਤੇ ਉੱਠ ਕੇ ਛੋੱਟਾ ਫੜਾਉਣ ਆਯਾ ਸੀ ਕਾਫੀ। ਠੀਕ ਆ ਬੋਲੋ ਬੋਲੋ ਕੀ ਹੋ ਗਿਆ ਹੈਲੋ। ਹੈਲੋ। ਅੱਜ ਨਾ ਮੈ ਇੱਕ ਚੀਜ ਖਾਂਦੀ ਦੱਸ ਕੀ ਖਾਦੀ ਉਹ ਤੂੰ ਮੈਨੂੰ ਬਹੁਤ ਚੀਰ ਪਹਿਲਾ ਲਿਆ ਕੇ ਦਿੱਤੀ ਸੀ ਗੀ

yeah

kitcat ਅਵਾਜ ਨਹੀ ਆ ਰਹੀ ਫੇਰ dairy milk ਹੋਣੀ ਆ ਉਹ snacker ਹੋਣੀ ਐ ਹੈ ਪੰਜ ਰੁਪਏ ਵਾਲੀ

ਹੈ ਤੁੂੰ ਕਿੱਥੋ ਲੈ ਲਈ ਉਹ ਹੈ

hello

hello ਕੱਟਿਆ ਗਿਆ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

ਬਈ ਆਪਣੇ ਯੁਵਰਾਜ ਹੈ ਨਾ ਉਹਨਾ ਚੋਂ ਮਤਲਬ ਪਹਿਲੇ number ਤੇ ਉਹ ਵੱਜਦੇ ਆ ਜਿਹਦੇ ਚ ਚੰਡੀਗੜ੍ਹ ਦੇ ਆਪਣੇ ਹੈ ਨਾ ਰੌਕ ਗਾਰਡਨ ਹੈ ਨਾ ਉਹ ਆਪਣੇ ਦੂਸਰੇ garden ਹੈ ਨਾ, ਮਤਲਬ ਕਿ ਇੱਥੇ ਆਪਣੇ ਪਹਿਲੇ number ਤੇ ਤਾਂ ਸਫਾਈ ਬਹੁਤ ਜ਼ਿਆਦਾ ਹੁੰਦੀ ਹੈ। ਬਾਕੀ ਕੋਈ ਵੀ ਜੋ ਆਸ ਪਾਸ ਰਹਿੰਦੇ ਹੈ ਨਾ ਉਹ ਰੌਕ ਗਾਰਡਨ ਦੇ ਉਹ ਕਦੇ ਵੀ ਇਸ ਚੀਜ਼ ਨੂੰ miss ਨਹੀਂ ਕਰਦੇ, ਆਉਣ ਤੋਂ, ਸ਼ਾਮ ਨੂੰ daily ਉਹਨਾ ਨੇ ਆਉਣਾ ਹੀ ਆਉਣਾ ਹੁੰਦਾ ਬਾਕੀ ਆਪਾਂ ਏਦਾਂ ਬਈ ਜੇਸੈ ਦੇਖੋ ਹੈ ਨਾ ਬਈ ਆਪਾਂ ਜਦੋਂ ਜਾਂਦੇ ਹਾਂ ਨਾ, ਉੱਥੇ ਮਤਲਬ ਐਨੀ ਕੁ ਸਫਾਈ ਹੁੰਦੀ ਹੈ ਨਾ ਆਪਣਾ ਦਿਲ ਦੇਖ ਕੇ ਰੂ੍ਹ ਆਪਣੀ ਖੁਸ਼ ਹੋ ਜਾਂਦੀ ਹੈ। ਬਾਕੀ ਆਪਣੇ ਉੱਥੇ security ਬਹੁਤ ਹੁੰਦੀ ਹੈ ਨਾ, ਜੇਸੈ ਦੇਖੋ ਬਈ ਮਤਲਬ ਕੋਈ ਵੀ ਆਪਾਂ ਮਤਲਬ ਆਪਾਂ ਕੋਈ ਆਪਣਾ ਕੰਮ ਸ਼ੁਰੂ ਕਰਨ ਲੱਗੇ ਹਾਂ ਤਾਂ ਕਿ ਅਸੀਂ ਆਪਣਾ ਕੋਈ mall ਮੂ਼ਲ ਸ਼ੁਰੂ ਕਰਨਾ ਕਰਨ ਲੱਗੇ ਹਾਂ, ਉੱਥੇ ਵੀ ਆਪਾ security word use ਕਰਦੇ ਹਾਂ ਨਾ, security ਬੁਲਾਉਂਦੇ ਹਾਂ ਨਾ, ਓਦਾਂ ਕਰਕੇ ਬਈ ਬਾਕੀ ਆਪਣਾ ਰੌਕ ਗਾਰਡਨ ਦੇ ਵੀ ਨਾਮ ਹੈ, ਪਹਿਲਾਂ ਬਹੁਤ ਸੁਣਿਆ ਸੀ ਮੈਂ ਵੈਸੇ, ਪੰਜਾਬ ਕੋਟਕਪੂਰੇ ਦੇ ਸ਼ਹਿਰ ਤੋਂ belong ਕਰਦਾ, ਬਈ ਮੇਰਾ ਨਾਮ ਨਛੱਤਰ ਹੈ ਨਾ ਜੇ, belong ਕਰਦਾ, ਕਿਉਂਕਿ ਮੈਨੂੰ ਮੈਂ ਨਾਮ ਬਹੁਤ ਸੁਣਿਆ ਸੀ ਰੌਕ ਗਾਰਡਨ ਹੈ ਨਾ, ਬਈ ਰੌਕ ਗਾਰਡਨ ਬਈ ਬਹੁਤ time ਤੋਂ ਉੱਨੀ ਸੌ ਅਠਵੰਜ਼ਾ ਵੇਲੇ ਦਾ ਨਾ start ਕੀਤਾ ਹੋਇਆ ਸੀ system ਆਏਂ ਬਈ ਮਤਲਬ ਚੰਡੀਗੜ੍ਹ ਦੇ ਕੈਪੀਟਲ ਜਿਹੜਾ ਕੰਪਲੈਕਸ ਆ ਹੈ ਨਾ, ਠੀਕ ਹੈ, ਉਹ ਚੰਡੀਗੜ੍ਹ ਕੈਪੀਟਲ ਕੰਪਲੈਕਸ ਭਾਰਤ ਦਾ ਸ਼ਹਿਰ ਚੰਡੀਗੜ੍ਹ ਦੇ ਸੈਕਟਰ ਇੱਕ ਵਿਖੇ ਸਥਿਤ ਕੁੱਝ ਇਮਾਰਤਾਂ ਦਾ ਸਮੂਹ ਹੈ। ਜਿਸਦਾ ਸੰਸਾਰ ਦੇ ਪ੍ਰਸਿੱਧ ਇਮਾਰਤ ਸ਼ਾਜ ਸ਼ਿਲਪਕਾਰ ਬੌਝੀਏ ਵੱਲੋਂ ਨਿਰਮਾਣ ਕੀਤਾ ਗਿਆ ਅਤੇ ਇਸਨੂੰ ਸੀ ਵਿਸ਼ਵ ਵਿਰਾਸਤ ਟਿਕਾਣਾ ਦਾ ਦਰਜ

ਜਿਸ ਵਿੱਚ ਤਿੰਨ ਇਮਾਰਤਾਂ ਸ਼ਾਮਿਲ ਹਨ। ਪੰਜਾਬ ਵਿਧਾਨ ਸਭਾ, ਸਕੱਤਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਮਾਰਤ ਤਸਵੀਰਾਂ ਤਸਵੀਰਾਂ ਮਤਲਬ ਜਿਦਾਂ ਇਹ ਆਪਣੇ ਰੌਕ ਗਾਰਡਨ ਖਤਰੇ ਵਿੱਚ ਵਿਸ਼ਵ ਵਿਰਾਸਤਾਂ ਦੀ ਸੂਚੀ ਹੈ। ਠੀਕ ਹੈ ਜੀ, ਬਾਕੀ, ਖਤਰੇ ਵਿੱਚ ਵਿਸ਼ਵ ਵਿਰਾਸਤ ਦੀ ਸੂਚੀ ਨੂੰ ਸੰਯੁਕਤ ਰਾਸ਼ਟਰ ਦੇ ਵਿੱਦਿਅਕ ਵਿਗਿਆਨਾਂ ਅਤੇ ਸੱਭਿਆਚਾਰਕ ਸੰਗਠਨ UNESCO ਦੀ ਵਿਰਾਸਤ world committee ਦੁਆਰਾ ਗਿਆਰਾਂ point ਅੱਠ ਚਾਰ article ਅਨੁਸਾਰ ਤਿਆਂਰ ਕੀਤਾ। ਹੈ। ਲਿਖਤ ਵਿਚਲੇ ਪੰਦਰਾਂ ਰਾਜ ਨੂੰ world heritage file ਤੱਕ ਦੀ ਸੁਰੱਖਿਆ ਲਈ ਕਿਹੜੇ ਵੱਡੇ ਮੁਹਿੰਮਾ ਦੀ ਲੋੜ ਹੈ। ਅਤੇ ਜਿਸ ਲਈ ਸਹਾਇਤਾ ਲਈ ਬੇਨਤੀ ਕੀਤੀ ਗਈ ਹੈ। ਵਰਤਮਾਨ ਵਿੱਚ ਸੂਚੀਬੱਧ ਸਥਾਨਕ ਜਿਵੇਂ ਕਿ ਵਿਸ਼ਵ ਵਿਰਾਸ਼ਤੀ ਕਮੇਟੀ ਦੁਆਰਾ ਸੂਚੀਬੱਧ ਕੀਤਾ ਗਿਆ ਹੈ। ਸਥਿਤੀ co-ordinate ਦੇ ਨਾਲ ਸ਼ਹਿਰ ਜਾਂ ਸਵਾਬੀ ਪੱਧਰ ਅਤੇ ਦੇਸ਼ ਦੇ ਨਾਮ ਤੇ ਰਾਜ ਦੁਆਰਾ ਕਲਮ ਦੀ ਕਿਸਮ ਕੀਤੀ ਗਈ ਹੈ। ਸਥਿਤੀ- ਇਸ ਸੂਚੀ ਹੇਠ ਦਿੱਤੀ ਗਈ ਸੀ। ਖੇਤਰ UNESCO ਦੁਆਰਾ ਮੁਹੱਇਆ ਕੀਤੀ ਗਏ ਹੈਕਟੇਅਰ, ਟੇਅਰ ਅਤੇ ਏਕੜ ਵਿੱਚ ਸਾਲ ਉਸ ਸਾਲ ਵਿੱਚ ਇਹ ਇਹ world ਵਿਸ਼ਵ ਵਿਰਾਸਤ ਸੂਚੀ ਵਿੱਚ ਦਰਜ ਕੀਤੀ ਗਈ ਸੀ। ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਉਹ ਸਾਲ ਜਿਸ ਵਿੱਚ ਇਹ ਖਤਰਨਾਕ ਸਥਿਤੀ ਵਿੱਚ ਵਿਸ਼ਵ ਦੀ ਵਿਰਾਸਤ ਦੀ ਸੂਚੀ ਵਿੱਚ ਪ੍ਰਗਟਿਆ ਗਿਆ ਹੈ ਹੋਇਆ ਜਿਸਨੇ UNESCO ਨੂੰ site ਨੂੰ ਖਤਰੇ ਦੇ ਰੂਪ ਵਿੱਚ ਸੂਚੀਬੱਧ ਕਰਨ ਦੀ ਦੇ ਰਿਹਾ। ਠੀਕ ਹੈ ਜੀ, ਇਸ ਤੋਂ ਬਾਅਦ ਆਪਣਾ ਜਿਹੜਾ ਜੋ ਕਿ ਆਪਣਾ ਨੇ ਭਾਰਤੀ ਹਾਈ ਕੋਰਟ ਉੱਚ ਅਦਾਲਤ ਭਾਰਤ ਦੇ ਹਰ ਰਾਜ ਅਤੇ ਕੇਂਦਰ ਸ਼ਾਸ਼ਤ ਖੇਤਰ ਵਿੱਚ ਮੂਲ ਅਧਿਕਾਰ ਖੇਤਰ ਦੀ ਪ੍ਰਮੁੱਖ ਵੀ ਸਿਵਲ ਅਦਾਲਤਾਂ ਹਨ। ਹਾਲਾਂਕਿ ਉੱਚ ਅਦਾਲਤਾਂ ਆਪਣੀ ਮੂਲ ਸਿਵਲ ਅਤੇ ਅਪਰਾਧਕ ਅਧਿਕਾਰ ਖੇਤਰ ਨੂੰ ਤਾਂ ਹੀ ਲਾਗੂ ਕਰਦੀ ਹੈ ਜੇਕਰ ਨਿਯਮਤ ਤੌਰ ਤੇ ਤੌਰ ਤੇ ਇਹ ਹੇਠਲੀ ਅਦਾਲਤਾਂ ਨੂੰ ਕਾਨੂੰਨੀ ਤੌਰ ਤੇ ਅਧਿਕਾਰ ਨਹੀਂ ਦਿੱਤਾ ਜਾਂਦਾ। ਤਾਂ ਜੋ ਜਿਲ੍ਹਾ ਸ਼ੈਸ਼ਨ ਅਦਾਲਤਾਂ ਕੁੱਝ ਮਾਮਲਿਆਂ ਵਿੱਚ ਵਿੱਤੀ ਅਧਿਕਾਰ ਖੇਤਰੀ ਅਧਿਕਾਰ ਖੇਤਰ ਦੀ ਘਾਟ ਦਾ ਸਾਹਮਣਾ ਕਰਨ ਕਰਦੀਆਂ ਹੋਣ। ਉੱਚ ਅਦਾਲਤਾਂ ਵੀ ਕੁੱਝ ਮਾਮਲਿਆਂ ਵਿੱਚ ਮੂਲ ਅਧਿਕਾਰ ਖੇਤਰ ਦਾ ਨਿਰਮਾਣ -ਮਾਣ ਕਰ ਸਕਦੀਆਂ ਹਨ। ਜਿੰਨ੍ਹਾ ਵਿੱਚ ਕਿਸੇ ਰਾਜ ਜਾਂ ਕੇਂਦਰੀ ਕਾਨੂੰਨ ਵਿੱਚ ਵਿਸ਼ੇਸ਼ ਤੌਰ ਤੇ ਸਪੱਸ਼ਟ ਨਾ ਕੀਤਾ ਗਿਆ ਹੋਵੇ। ਅਹ ਜ਼ਿਆਦਾਤਰ ਹਾਈ ਕੋਰਟ ਦੇ ਕੰਮ ਵਿੱਚ ਮੁੱਖ ਤੌਰ ਤੇ ਹੇਠਲੇ ਅਦਾਲਤਾਂ ਤੋਂ ਅਪੀਲਾਂ ਅਤੇ ਸੰਵਿ ਸੰਵਿਧਾਨ ਦੀ ਧਾਰਾ ਦੋ ਸੌ ਛੱਤੀ ਦੇ ਤਹਿਤ ਰਿੱਟ ਪਟੀਸ਼ਨਾਂ ਸ਼ਾਮਿਲ ਹਨ। ਹਾਈਕੋਰਟ ਦਾ ਅਧਿਕਾਰਤ ਅਧਿਕਾਰ ਖੇਤਰ period ਅਧਿਕਾਰ ਖੇਤਰ ਹੈ। ਹਰੇਕ ਹਾਈਕੋਰਟ ਦੀ ਸਹੀ ਖੇਤਰੀ ਅਧਿਕਾਰ ਖੇਤਰ ਵੱਖ ਵੱਖ ਹੁੰਦਾ ਹੈ। ਅਪੀਲ ਹੇਠਾਂ ਲਿਖੇ ਅਨੁਸਾਰ ਹੁੰਦੀਆਂ ਹਨ। ਤਹਿਸੀਲ ਕੋਤਵਾਲੀ, ਅਪਰਾਧਕ, ਸਿਵਲ ਅਦਾਲਤਾਂ ਜਿਲ੍ਹਾ ਅਦਾਲਤ, ਉੱਚ ਅਦਾਲਤ, ਸੁਪਰੀਮ ਕੋਰਟ, ਹਰੇਕ ਰਾਜ ਨੂੰ ਜਿਲ੍ਹਾ ਅਤੇ ਸੈਸ਼ਨ ਜੱਜ ਦੀ ਪ੍ਰਧਾਨਗੀ ਵਾਲੇ judicial ਜਿਲ੍ਹਿਆਂ ਵਿੱਚ ਵੰਡਿਆ ਜਾਂਦਾ ਹੇ। ਜਦੋਂ ਉਹ civil case ਦੀ ਅਗਵਾਈ ਕਰਦਾ ਹੈ ਤਾਂ ਉਸਨੂੰ ਜਿਲ੍ਹਾ ਜੱਜ ਵਜੋਂ ਜਾਣਿਆਂ ਜਾਂਦਾ ਹੈ ਅਤੇ ਜੁਰਮਾਨਾ ਕੇਸ ਦੀ ਅਗਵਾਈ ਕਰਦੇ ਸਮੇਂ ਜੱਜ ਕਿਹਾ ਜਾਂਦਾ ਹੈ। ਉਹ ਹਾਈ ਕੋਰਟ ਦੇ ਜੱਜ ਤੋਂ ਹੇਠਾਂ ਸਭ ਤੋਂ ਉੱਚ ਅਧਿਕਾਰੀ ਹੁੰਦੇ ਹਨ। ਜਿਲ੍ਹਾ ਅਤੇ ਸੈਸ਼ਨ ਜੱਜ ਦੇ ਹੇਠਾਂ ਸਿਵਲ ਅਧਿਕਾਰ ਖੇਤਰ ਦੀਆਂ ਦੀਆਂ ਅਦਾਲਤਾਂ ਹਨ। ਜਿੰਨ੍ਹਾ ਨੂੰ ਵੱਖ ਵੱਖ ਰਾਜਾਂ ਵਿੱਚ ਵੱਖੋ ਵੱਖਰੇ ਨਾਂ ਨਾਲ ਜਾਣਿਆ ਜਾਂਦਾ ਹੈ। ਜਾਣਿਆ ਜਾਂਦਾ ਹੈ। ਸੰਵਿਧਾਨ ਦੀ ਧਾਰਾ ਇੱਕ ਸੌ ਇਕਾਅਲੀ ਦੇ ਤਹਿਤ ਭਾਰਤ ਦੀਆਂ ਸਾਰੀਆਂ ਅਦਾਲਤਾਂ ਹਾਈਕੋਰਟ ਸਮੇਤ ਭਾਰਤੀ ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਹੁਕਮਾਂ ਨਾਲ ਪਹਿਲਾਂ ਪਹਿਲ ਹੈ। ਹਾਈਕੋਰਟ ਵਿੱਚ ਜੱਜਾਂ ਦੇ ਨਿਯੁਕਤੀ ਭਾਰਤ ਦੇ chief ਭਾਰਤ ਦੇ chief ਹਾਈਕੋਰਟ ਦੀ ਨਿਯੁਕਤੀ ਭਾਰਤ ਦੇ chief justice ਅਤੇ ਰਾਜ ਦੇ ਗਵਰਨਰ ਕਰਦੇ ਹਨ। ਰਾਜ ਦੇ ਜੋ ਰਾਜ ਦੇ ਗਵਰਨਰ ਨਾਲ ਸਲਾਹ ਮਸ਼ਵਰੇ ਨਾਲ ਭਾਰਤ ਸਲਾਹ ਮਸ਼ਵਰੇ ਨਾਲ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਜੋ ਕਿ ਆਪਣੇ ਵਿਕੀਪੀਡੀਆ ਦੁਆਰਾ ਰੌਕ ਗਾਰਡਨ ਦੱਸਿਆ ਗਿਆ ਹੈ। ਆਪਣੇ ਵਿਕੀਪੀਡੀਆ ਪੰਜਾਬ ਅਤੇ ਹਰਿਆਣਾ ਹਾਈਕੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਸਥਿਤ ਹੈ। ਇਸਦਾ ਅਧਿਕਾਰ ਖੇਤਰ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਹੈ। ਇਨਸਾਫ ਇਨਸਾਫ ਇਨਸਾਫ ਦਾ ਮਹਿਲਾਂ ਕਿਹਾ ਜਾਣ ਨਾਲ ਵਾਲੀ ਇਸ ਇਮਾਰਤ ਦਾ ਨਕਸ਼ਾ ਨੇ ਤਿਆਰ ਕੀਤਾ ਹੈ। ਦੋ ਹਜ਼ਾਰ ਪੰਦਰਾ ਦੇ ਸਮੇਂ ਇਸ ਹਾਈਕੋਰਟ ਵਿੱਚ ਵਿਖੇ ਵਿਖੇ ਪਚਵੰਜ਼ਾ ਜੱਜ ਵਿਖੇ ਪਚਵੰਜ਼ਾ ਜੱਜ ਕਰਦੇ ਸਨ। ਪਚਵੰਜ਼ਾ ਜੱਜ, ਕ ਪਚਵੰਜ਼ਾ ਜੱਜ, ਪੰਤਾਲੀ ਸਥਾਈ, ਪੰਤਾਲੀ ਸਥਾਈ ਅਤੇ ਦੱਸ ਹੋਰ ਵਾਧੂ, ਦੱਸ ਹੋਰ, ਦੱਸ ਹੋਰ ਵਾਧੂ ਜੱਜ ਕੰਮ ਕਰ ਰਹੇ ਹਨ। ਇਹਨਾ ਵਿੱਚ ਕਰ ਰਹੇ ਇਤਿਹਾਸ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਇੱਕੀ ਮਾਰਚ ਉੱਨੀ ਸੌ ਉੱਨੀ ਨੂੰ ਲਾਹੌਰ ਵਿਖੇ ਸਥਾਪਿਤ ਕੀਤਾ ਗਿਆ ਸੀ। ਇਸਦਾ ਅਧਿਕਾਰ ਖੇਤਰ ਅਣਵੰਡਿਆ ਪੰਜਾਬ ਵਿਸ਼ਿਸ਼ਟ ਭਾਰਤ ਅਤੇ ਦਿੱਲੀ ਵੀ ਸੀ। ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਈਸਵੀ ਨੂੰ ਭਾਰਤ ਦੀ ਆਜ਼ਾਦੀ ਦੇ ਬਾਅਦ ਪੰਜਾਬ ਦੇ ਲਈ ਵੱਖਰੀ, ਹਿਮਾਚਲ ਪ੍ਰਦੇਸ਼ ਹਾਈਕੋਰਟ ਸ਼ਿਮਲਾ ਵਿਖੇ ਬਣਾਈ ਗਈ। ਇਸਦਾ ਅਧਿਕਾਰ ਖੇਤਰ ਹੁਣ ਪੰਜਾਬ ਹਰਿਆਣਾ ਅਤੇ ਦਿੱਲੀ ਸੀ। ਪੰਦਰਾਂ ਅਗਸਤ ਉੱਨੀ ਸੌ ਅਠਤਾਲੀ ਨੂੰ ਹਿਮਾਚਲ ਪ੍ਰਦੇਸ਼ ਦੀ ਰਚਨਾ judicial commission ਦੀ ਇੱਕ ਵੱਖਰੀ ਹਾਈਕੋਰਟ ਬਣ ਗਈ। ਅਤੇ ਸਤਾਰਾਂ ਜਨਵਰੀ ਉੱਨੀ ਸੌ ਪਚਵੰਜ਼ਾਂ ਨੂੰ ਇਸ ਸਥਾਨ ਦਾ ਮੌਜੂਦਾ ਚੰਡੀਗੜ੍ਹ ਹੋ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀਹ ਨਵੰਬਰ ਉੱਨੀ ਸੌ ਛਿਆਸਟ ਤੋਂ ਚੱਲ ਰਿਹਾ ਹੈ। ਹਵਾਲੇ ਹਵਾਲੇ- ਹਰਿਆਂਣਾ ਦੇ ਜਿਲ੍ਹੇ pin code ਭਾਰਤੀ ਹਰਿਆਣਾ ਰਾਜ ਦੇ ਬਾਈ ਜਿਲ੍ਹੇ ਹਨ। ਜਦੋਂ ਹਰਿਆਣਾ ਰਾਜ ਉੱਨੀ ਸੌ ਛਿਆਸਠ ਨੂੰ ਬਣਾਇਆ ਗਿਆ ਸੀ। ਉਦੋਂ ਇਸ ਵਿੱਚ ਸੱਤ ਸਾਲ

ਇਸਦੀ ਸਰਹੱਦ ਉੱਤਰ ਵੱਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਅਤੇ ਪੱਛਮ ਅਤੇ ਦੱਖਣ ਵੱਲ ਰਾਜਸਥਾਨ ਨਾਲ ਲੱਗਦੀ ਹੈ। ਯਮੁਨਾ ਨਦੀ ਉੱਤਰ ਪ੍ਰਦੇਸ਼ ਦੇ ਨਾਲ ਪੂਰਬੀ ਸਰਹੱਦ ਨੂੰ ਪਰਿਭਾਸ਼ਿਤ ਕਰਦੀ ਹੈ। ਹਰਿਆਣਾ ਵੀ ਤਿੰਨ ਪਾਸਿਆਂ ਤੋਂ ਦਿੱਲੀ ਨੂੰ ਘੇਰਦਾ ਹੈ ਅਤੇ ਉੱਤਰੀ ਪੱਛਮੀ ਅਤੇ ਦੱਖਣ ਦੀਆਂ ਸਰਹੱਦਾਂ ਬਣਾਉਂਦਾ ਹੈ। ਸਿੱਟੇ ਵਜੋਂ ਹਰਿਆਣੇ ਦਾ ਇੱਕ ਵੱਡਾ ਖੇਤਰ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਚੰਡੀਗੜ੍ਹ ਸਾਂਝ ਸਾਂਝੇ ਤੌਰ ਤੇ ਪੰਜਾਬ ਹਰਿਆਣਾ ਅਤੇ ਰਾਜਸਥਾਨ, ਹਰਿਆਣਾ ਦੀ ਰਾਜਧਾਨੀ ਹੈ। ਇਤਿਹਾਸ- ਇੱਕ ਨਵੰਬਰ ਉੱਨੀ ਸੌ ਛਿਆਹਠ ਨੂੰ ਦੀ ਸਿਰਜਣਾ ਨੇ ਇੱਕ ਵੱਖਰਾ ਰਾਜ ਬਣਾਇਆ ਗਿਆ। ਸੱਤ ਜਿਲ੍ਹੇ ਰੋਹਤਕ, ਜੀਂਦ, ਹਿਸਾਰ, ਮਹਿੰਦਗਗੜ੍ਹ, ਗੁੜਗਾਉਂ, ਕਰਨਾਲ, ਕਰਨਾਲ, ਅੰਬਾਲਾ ਸਨ। ਇਹ ਵੰਡ ਭਾਸ਼ਾਈ ਜਨਸੰਖਿਆ ਦੇ ਆਧਾਰਿਤ ਸੀ। ਇਹ ਤੇ ਇਹ ਲੋਕ ਸਭ ਤੋਂ ਇਹ ਲੋਕ ਸਭਾ ਦੇ ਉਸ ਸਮੇਂ ਦੇ speaker ਸੰਸਦੀ ਕਮੇਟੀ ਦੇ ਸਰਦਾਰ ਹੁਕਮ ਸਿੰਘ ਦੀ, ਸਿਫਾਰਿਸ਼ ਤੋਂ ਆਯੋਜਿਤ ਕੀਤਾ ਗਿਆ। ਬਾਅਦ ਵਿੱਚ ਪਹਿਲੇ ਜਿਲ੍ਹੇ, ਬਾਅਦ ਵਿੱਚ ਪਹਿਲੇ ਜਿਲ੍ਹਿਆਂ ਨੂੰ ਮੁੜ ਸਥਗਿਤ ਕਰਕੇ ਹੋਰ ਪੰਦਰਾਂ ਜਿਲ੍ਹੇ ਸ਼ਾਮਿਲ ਕੀਤੇ ਗਏ ਸਨ।

ਦਫਤਰ ਹੈ ਅਤੇ ਹਾਂ ਜਨਸੰਖਿਆ ਦੋ ਹਜ਼ਾਰ ਦੋ ਹਜ਼ਾਰ ਵੀਹ ਦੀ ਮਰਦਮਸ਼ੁਮਾਰੀ ਦੇ ਅਨੁਸਾਰ ਅੰਮ੍ਰਿਤਸਰ ਜਿਲ੍ਹੇ ਦੀ ਕੁੱਲ ਆਬਾਦੀ ਵੀਹ, ਅਠੱਤੀ ਲੱਖ ਦਸ ਕਨਾਲ ਦੇ ਲਗਭਗ ਦੇਸ਼ ਜਾਂ ਅਮਰੀਕਨ ਸੂਬੇ ਦੇ ਬਰਾਬਰ ਹੈ। ਇਸ ਭਾਰਤ ਵਿੱਚ ਸਥਾਨ ਦਰਜਾ ਜਾਂ ਜਿਲ੍ਹੇ ਦੀ ਆਬਾਦੀ ਇੱਕ ਉਹ ਜਿਹੜਾ ਤੁਸੀਂ ਜਾਗ ਸਮੇਤ ਕਰਕੇ ਆਏ ਆ ਤਾ ਇਥੋਂ ਜਾਂਦੇ ਹੋਏ ਫੇਰ ਤੁਸੀਂ ਕੁੱਤੀ ਵਾਸਤੇ ਤੁਸੀਂ ਰਾਸ਼ਨ ਲੈਕੇ ਜਾਣਾ ਏ ਜਿਦੋ ਜਾਨ ਲਗੇ ਰਾਜਾਂ ਕਹਿੰਦਾ ਏ ਜੀ ਮੈਂ ਤੇ ਪੰਜ ਸੱਤ

ਤੇ ਕੇਂਟਕਾ ਕਰਕੇ ਓਹੋ ਮਤਲਬ ਆਰਜੂ ਕਹਿੰਦਾ ਮੇਰੀ ਕਤਾ ਦਿਓ ਕਹਿੰਦਾ ਪਾਈ ਓਹਨੇ ਪੰਜ ਸੋ ਸਾਲ ਵਰਾ ਮੰਗੀ ਸੀ ਦੂਜਾ ਸਾਰੇ ਕੋਈ ਦੋ ਸਾਲ ਸੀ ਲੋਈ ਦੁੜ ਸੁ ਸਾਲ ਸੀ ਸਬ ਮ੍ਰਿਤੂ ਹੋਗੀਕੋਈ ਪਰਿਵਾਰ ਦਾ ਓਹਨੂੰ ਸੰਬਨ ਵਾਲਾ ਨੀ ਕਹਿੰਦਾ ਜੀ ਓਹਦੀ ਆਰਜੂ ਕਤਾ ਦਿਓ ਕਹਿੰਦਾ ਪਾਈ ਸੋਚਾਂਗੇ ਕਹਿੰਦਾ ਨੀ ਮਹਾਰਾਜ ਮੈਂ ਆਦਿ ਮੈਂ ਓਹਨੂੰ ਜਾਕੇ ਜਵਾਬ ਕਿ ਦੇਉਗਾ ਕਹਿੰਦਾ ਕੀਨੇ ਕਰਦੇ ਓ ਕਹਿੰਦਾ ਜੀ ਪਾਵਾ ਪੰਜ ਦੇਣ ਵਡਾ ਦਿਓ ਪਾਵਾ ਦਾਸ ਦੇਣ ਵਦਾ ਦਿਓ ਜਿਦੋ ਅਸੀਂ ਜਾ ਵੜੇ ਕੋਲੇ ਦਾਸ ਦੇਣ ਵਦਾ ਤੇ ਓਹਨੂੰ ਫੇਰ ਦੁਨੀਆ ਤੋਂ ਲੋਪ ਕਰਦਿਆ ਠੀਕ ਏ ਜਾ ਪਾਈ ਇਹ ਹੋ ਹੋਜੂਗਾ ਜਿਦੋ ਦੂਜਾ ਆਇਆ ਦੂਜਾ ਆਇਆ ਕਹਿੰਦਾ ਜੀ ਖਵਾਜੇ ਨੇ ਮੇਨੂ ਇਕ ਸਵਾਲ ਕੀਤਾ ਸੀ ਕਹਿੰਦਾ ਕਿ ਕਹਿੰਦਾ ਜੀ ਜੇਰੇ ਮੇਰੇ ਜੀਵ ਜੰਤੂ ਆ ਵਿਚ ਮੇਰੀ ਇੰਨਾਂ ਮੈਂ ਠੰਡਾ ਹੁੰਦਾ ਏ ਫੇਰ ਵੀ ਮਤਲਬ ਮਚਜੁ ਮਚਜੂ ਕਰਦੇ ਰਹਿੰਦੇ ਆ ਕਹਿੰਦਾ ਕਿਵੇਂ

ਕਹਿੰਦਾ ਫੇਰ ਹੋ ਸਕਦਾ ਏ ਜੇਰੇ ਸ਼ਿਕਾਰੀ ਸ਼ਿਕਾਰ ਕਰਦੇ ਆ ਓਹਨਾ ਨੇ ਉਦਾਰਤਾ ਯੋਗਤਾ ਲਿਖੀ ਹੁੰਦੀ ਏ ਸ਼ਿਕਾਰ ਕਰਨ ਦੀ ਓਹਦੇ ਜਿਦੋ ਜਾਲ ਚ ਫਸ ਜਾਂਦੇ ਏ ਫੇਰ ਇਹ ਜਾਕੇ ਭਗਵਾਨ ਨੂੰ ਜਦ ਕਰਦੇ ਆ ਤੇ ਓਹਨਾ ਚੱਕਰ ਏਹੇ ਨਿਕੀ ਨੂੰ ਮੋਟਾ ਖਾਇ ਜਾਂਦੇ ਏ ਤਾ ਕਰਕੇ ਹਨ ਨੂੰ ਇਹ ਸਜਾ ਦਿਤੀ ਹੋਇ ਏ ਹਨ ਮਹਾਰਾਜ ਹਨ ਦਾ ਡਾਰ ਕਰੋ ਕਹਿੰਦਾ ਖਵਾਜੇ ਨੂੰ ਪਾਵਰਾ ਏ ਇਹਨਾ ਨੂੰ ਧਰਤੀ ਧਰਤੀ ਅਤੇ ਪਾਣੀ ਇਹਨਾ ਦੀ ਰੂਹ ਸੰਬੂ ਪਾਣੀ ਏਨਾ ਦੀ ਰੂਹ ਸੰਬੂ ਧਰਮ ਨਾ ਧਰਤੀ ਹਨ ਦੀ ਰੂਹ ਸੰਬੂ ਪਾਣੀ ਇਹਨਾ ਦਾ ਬੋਤ ਤੇ ਖਵਾਜੇ ਨੂੰ ਮਤਲਕਬ ਪਾਵਰ ਏ ਖਵਾਜਾ ਕਰ ਸਕਦਾ ਏ ਖਵਾਜੇ ਨੂੰ ਕਹਿਦੀ ਠੀਕ ਹੈ ਜਿਦੋਂ ਤੀਜਾ ਕਹੇ ਕਹਿੰਦਾ ਜੀ ਤੀਜਾ ਸਵਾਲ ਏ ਕਹਿੰਦਾ ਹਾਂ ਦਸ ਕਹਿੰਦੇ ਇੰਟਕਾ ਕਰਕੇ ਇਕ ਨਵੀ ਸਾਜ ਵਿਆਹੀ ਲੜਕੀ ਏ ਓਹਦਾ ਪਤੀ ਜਾਲ ਵਾਉਂਦਾ ਏ ਕਹਿੰਦਾ ਹਾਂ ਠੀਕ ਏ ਭਗਤੀ ਕਰਦਾ ਏ ਕਹਿੰਦਾ ਇੰਟਕਾ ਕਰਕੇ ਓਹਨੇ ਮਤਲਬ ਲੜਕੀ ਤੇ ਲੜਕਾ ਮੰਗੇ ਏ ਕਹਿੰਦਾ ਪਾਈ ਹਾਂ ਇਕ ਲੜਕਾ ਹੋਜੂ ਲੜਕੀ ਹੋਜੂ

ਕਹਿੰਦਾ ਮਹਾਰਾਜ ਐਤਕਾਂ ਕਰਕੇ ਮੈ ਇਕ ਬਿਰਦ ਜੋੜੇ ਨੂੰ ਮਿਲਿਆ ਸੀ ਹਾਂ ਦਾਸ ਓਹਨਾ ਨੇ ਕਿ ਪੁੱਛਿਆ ਕਹਿੰਦਾ ਮਹਾਰਾਜ ਸਾਡੇ ਆਵਦੇ ਸੰਬਾਲ ਦੇ ਨੇ ਸਾਨੂ ਮਤਲਬ ਓਵਰ ਓ ਹੋਰ ਬਕਸ਼ ਦੇ ਤਾ ਅਸੀ ਮਤਲਬ ਆਪਣੀ ਔਲਾਦ ਪੋਲਾਦ ਨੂੰ ਦੇਖ ਲਾਗੈ ਦੋਤੇ ਦੋਤੀਆਂ ਪੋਤੇ ਪੋਤਿਆਂ ਵੇਖ ਲਾਗੇ

ਕੀਤੀ ਤਾਂ ਆਂਨ ਕੇ ਓਹਨਾ ਨੂੰ ਕਹਿੰਦਾ ਜਾਓ ਜਿਹੜਾ ਕੁਜ ਕਹਿੰਦਾ ਸਬੱਬ ਕੁਜ ਹੋਜੂ ਰਾਜਨ ਜਿਦੋ ਖੁਸਰਿਆਂ ਦੇ ਕੋਲ਼ੇ ਆਯਾ ਨਾ ਜਿਦੋ ਪੰਜਵੀ ਥਾਂ ਆਯਾ ਪੰਜਵੀ ਥਾਂ ਆਣ ਕੇ ਪੁੱਛਿਆ ਬੀ ਇਹ ਭਗਵਾਨ ਬੀ ਖੁਸਰੇ ਜਿਹੜੀ ਜਾਤੀ ਹੈ ਕਿਊ ਬਣਾਏ ਜਾਂਦੇ ਹੈ ਕਿਊ ਮਤਲਬ ਇਹਨਾਂ ਨੂੰ ਸਜਾ ਦਿੱਤੀ ਜਾਂਦੀ ਹੈ ਕਹਿੰਦਾ ਪਾਈ ਇਹਨਾਂ ਦਾ ਅਰਪ ਗੁਨ ਗੁਨਾਹ ਹੁੰਦਾ ਹੈ ਕਿ

ਤਾ ਇਸ ਕਰਕੇ ਇਹਨਾਂ ਨੂੰ ਸਜਾ ਦਿਤੀ ਜਾਂਦੀ ਹੈ ਇਹਨਾਂ ਨੂੰ ਸਜਾ ਦਿੱਤੀ ਜਾਂਦੀ ਹੈ ਨਾ ਇਹ ਮਰਦ ਨਾ ਇਹ ਮਤਲਬ ਔਰਤ ਤਾਂ ਕਹਿੰਦਾ ਮਹਾਰਾਜ ਇਹਨਾਂ ਦਾ ਆਧਾਰ ਕਿਵੇਂ ਹੋਊਗਾ ਕਹਿੰਦਾ ਅਧਾਰ ਪਾਈ ਇਹਨਾਂ ਤੋਹ ਭਗਤੀ ਨਹੀਂ ਹੁੰਦੀ ਰੱਬ ਨੂੰ ਪੋਰ ਨਹੀਂ ਪਲੋਤੀ ਖੁਦਾ ਨੂੰ ਮਤਲਬ ਪੁਰਾ ਨਹੀਂ ਮਤਲਬ ਜੇ ਪੁਰਾ ਪੂਜਣ ਗੇ ਤਾ ਮਤਲਬ ਅੱਧ ਵਿਚਾਲੇ ਪੂਜਣ ਗੇ ਤੇ ਕਰਨ ਬੀ ਇਹਨਾਂ ਦੀ ਜਿਹੜੀ ਖੁਸ਼ੀ ਦੇ ਦਿਹਾੜੇ ਏਹੇ ਜਾਯਾ ਕਰਨ ਗੇ ਓ ਮਤਲਬ ਇਹਨਾਂ ਨੂੰ ਸਹੇੜੋ ਗਾ ਨਹੀਂ ਜਿਦੋ ਪਾਈ ਇਹ ਖੁਸ਼ੀ ਦੇ ਦਿਹਾੜੇ ਦਾ ਕ਼ਾਇਦਾ ਤੇ ਆਂ ਕੇ ਜਿਦੋ ਖੁਸਰਿਆਂ ਨੂੰ ਦੱਸਿਆ ਖੁਸਰੇ ਕਹਿੰਦੇ ਬੀ ਸਾਡਾ ਕਿ ਤੂੰ ਜਵਾਬ ਲਿਆਯਾ ਮਾਰਿਆ ਤਾੜੀਆਂ ਤੇ ਹੋਗਏ ਮੂਹਰੇ ਜਿਦੋ ਮੂਹਰੇ ਹੋਗਏ ਤੇ ਰਾਜੇ ਨੂੰ ਕਹਿੰਦੇ ਕਿ ਸਾਡਾ ਕਿ ਜਵਾਬ ਲਿਆਯਾ ਕਹਿੰਦਾ ਪਾਈ ਸੁਣ ਤੁਹਾਡਾ ਜਵਾਬ ਪਾਈ ਇਹ ਹੈ ਬੀ ਤੁਸੀਂ ਭਗਵਾਨ ਦੇ ਅੱਧ ਪਾਸੇ ਹੈ ਕਹਿੰਦੇ ਅੱਧ ਪਾਸ਼ੇ ਕਿਵੇਂ ਕਹਿੰਦੇ ਭਜਨ ਕਰਦੇ ਕਰਦੇ ਵਿਚ ਪੁਰਬ ਮਤਲਬ ਤੌਰ ਲੈਂਦੇ ਹੈ ਉਹ ਜਿਹੜੀ ਕਥਾ ਅੱਧੀ ਵਹਿਚ ਸ਼ਡ ਜਾਂਦੇ ਹੈ ਓਹਦਾ ਮਤਲਬ ਸ਼ਰਾਪ ਲੱਗਿਆ ਲਗ ਜਾਂਦਾ ਆ ਤੁਹਾਨੂੰ ਅੱਧੀ ਕਥਾ ਦਾ ਸ਼ਰਾਪ ਲੱਗਿਆ ਹੋਇਆ ਨਾ ਤਾ ਤੁਸੀਂ ਮਰਦ ਹੈ ਨਾ ਤੁਸੀਂ ਮਤਲਬ ਔਰਤ ਹੈ ਇਸ ਕਰਕੇ ਠਉਣੁ ਅਦਿ ਜਾਤੀ ਦਿਤੀ ਗਈ ਆ ਵਿੱਚੇ ਹੁਣਫੇਰ ਆਧਾਰ ਕਿਵੇਂ ਹੋਉਗਾ ਇਹਦਾ ਆਧਾਰ ਕਹਿੰਦਾ ਭਾਈ ਖੁਦਾ ਕਰੂਗਾ ਕਹਿੰਦਾ ਖੁਦਾ ਨੂੰ ਜਦੋ ਭਾਈ ਜਾਕੇ ਫੇਰ ਕਹਿੰਦੇ ਕਹਿੰਦੇ ਸਾਨੂ ਜਾਕੇ ਪਤਾ ਲਿਆਕੇ ਦੇ ਗਾਹ ਫੇਰ ਨੰਗੀ ਨਹੀਂ ਅਸੀਂ ਨੰਗਣ ਨੀ ਦੇਣਾ ਵਾਪਸ ਈ ਉਹ ਕਹਿੰਦਾ ਭਾਈ ਵਾਪਸ ਜਾਨ ਦਿਓ ਤੁਸੀਂ ਮੈਨੂੰ ਲੱਗ ਜਾਨ ਦਿਓ ਮੈਨੂੰ ਇਕ ਜਵਾਬ ਹੋਰ ਦੇ ਆਉਗੇ ਫੇਰ ਮੈਂ ਜਾਊਗਾ ਕਹਿੰਦੇ ਨਹੀਂ ਰਾਜਨ ਹੁਣੇ ਵਾਪਸ ਜਾ ਜਿਦੋ ਭਾਈ ਵਾਪਸ ਪਹੁੰਚਿਆ ਵਾਪਸ ਪਹੁੰਚਿਆ ਤਾ ਖਵਾਜੇ ਕੋਲੇ ਆਇਆ ਖਵਾਜੇ ਨੂੰ ਕਹਿੰਦਾ ਭਾਈ ਮੇਰੀ ਮਦਦ ਕਰ ਕਹਿੰਦਾ ਕਿ ਕਹਿੰਦਾ ਮਹਾਰਾਜ ਮੈਂ ਐਂਤਕਾ ਕਰਕੇ ਫਸ ਗਯਾ ਮੈਂ ਖੁਸਰਿਆਂ ਨੂੰ ਜਵਾਬ ਦੇਣਾ ਏ ਤਾ ਮੈਂ ਭਗਵਾਨ ਦੀ ਕਚੈਰੀ ਜਾਣਾ ਏ ਜੇ ਹੋਵੇ ਨਾ ਤਾ ਤੂੰ ਮੇਰੀ ਬੇਨਤੀ ਆ ਭਾਈ ਤੂੰਜਾਕੇ ਕਹਿ ਜਿਦੋ ਭਾਈ ਖਵਾਜੇ ਨੇ ਕਹਿੰਦਾ ਭਾਈ ਮੇਰੇ ਵਾਂਗੂ ਅਗੇ ਮੂੰਹ ਕਰਿ ਮੈਂ ਤੇਰੀ ਬੇਨਤੀ ਮ ਮਨ ਲੈਣਾ ਆ ਪਰ ਗੱਲ ਇਕ ਏ ਭਾਈ ਮੈਂ ਨਗਰ ਮੱਚ ਬਣੂਗਾ ਪਿੱਛੇ ਦੇ ਚੜ੍ਹਦੀ ਸਮਾਇਰ ਕੋਟ ਇਥੇ ਭਾਈ ਜਾ ਵੜੀ ਜਦੋ ਭਾਈ ਜਾ ਵੜਿਆ ਤੇ ਕਚੈਰੀ ਦੇ ਵਿਚ ਭਗਵਾਨ ਦੀ ਕਚੈਰੀ ਲੱਗੀ ਏ ਕਚੈਰੀ ਲੱਗੀ ਏ ਓਥੇ ਹੁਣ ਜਿਹੜਾ ਮਤਲਬ ਪੋਲਕੇ ਆਯਾ ਸੀਗਾ ਆਹਾ ਕੁੱਤੀ ਦਾ ਖਾਣਾ ਜਦੋ ਭਾਈ ਓਹੋ ਕਚੈਰੀ ਦੇ ਵਿਚ ਜਾਕੇ ਕਹਿੰਦੇ ਕਿ ਭਾਈ ਤੂੰ ਫੇਰ ਮੁੜ ਆਯਾ ਕਹਿੰਦਾ ਮਹਾਰਾਜ ਮੈਂ ਇਕ

ਕਹਿੰਦਾ ਯਾਰ ਮੈਂ ਖੁਸਰਿਆਂ ਬਾਰੇ ਪੁੱਛਣਾ ਏ ਜਦੋ ਭਾਈ ਜਾਕੇ ਕਚੈਰੀ ਦੇ ਵਿਚ ਖੁਦਾ ਦੀ ਕਚੈਰੀ ਕਹਿੰਦਾ ਮਹਾਰਾਜ ਓਹਨਾ ਦਾ ਆਧਾਰ ਕਿਵੇਂ ਹੋਏਗਾ ਕਹਿੰਦਾ ਓਹਨਾ ਨੂੰ ਤਾਰ ਇਕੋ ਏ ਆ ਬਸ ਵੀ ਓਹੋ ਬਿਰਲਾ ਮਿਲਿਆ ਕਰੁਗਾ ਆਧਾਰ ਹੀ ਆ ਓਹਨਾ ਦਾ ਓਹਨਾ ਦਾ ਆਧਾਰ ਇਹੋ ਸੌ ਹਾਜਰਾ ਚੋ ਇਕ ਮਿਲੂਗਾ ਠਉਣੁ ਉਸ ਭਗਵਾਨ ਦੇ ਹੁਕਮ ਨਾ ਹਾਜਰ ਚੋ ਇਕ ਦਾ ਜਦੋ ਕਹਿਤਾ ਜਦੋ ਭਾਈ ਆਣਕੇ ਖੁਸਰਿਆਂ ਨੂੰ ਦਸਿਆ ਦਸਿਆ ਕਹਿੰਦੇ ਭਾਈ ਹਾਰਾਜ ਚੋ ਇਕ ਇਕ ਮਿਲਿਆ ਕਰੂਗਾ ਤਾ ਭਾਈ ਓਹੋ ਆਣਕੇ ਕਹਿੰਦੇ ਬਈ ਹਜਾਰੋਂ ਚੋ ਇਕ ਹਾਂ ਕਹਿੰਦਾ ਭਾਈ ਹਾਜਰ ਚੋ ਇਕ ਹੋਇਆ ਕਰੂਗਾ ਠੀਕ ਹੈ ਜੀ ਚਲੋ ਇਹਨਾਂ ਏ ਬੜਾ ਏ ਜਦੋ ਭਾਈ ਖੁਸਰਿਆਂ ਨੂੰ ਉਤੋਂ ਜੋ ਇਜਾਜਤ ਦਿਤੀ ਤਾ ਤੁਰਿਆ ਜਾਂਦਾ ਏ ਤੁਰ੍ਯ ਜਾਂਦਾ ਏ ਰਾਜਾ ਹੁਣ ਤਾਰਾਜ ਮਹਲ ਨੂੰ ਚਲੇ ਜਾਂਦਾ ਏ ਰਾਜ ਮਹਲ ਨੂੰ ਜਾਂਦਾ ਜਾਂਦਾ ਤੁਰਿਆ ਜਾਂਦਾ ਸੋਚੀ ਜਾਂਦਾ ਏ ਤੇ ਰਾਜ ਗੱਦੀ ਤੇ ਇਹਨੇ ਦਿਨ ਹੋਗਏ ਭਗਵਾਨ ਤੋਂ ਮਾਫ ਕਰ ਲਿਆ ਸਾਰਾ ਗੁੱਸਾ ਹੁਣ ਪ੍ਰਜਯਾ ਦਾ ਮਤਲਬ ਸੁਣੇ ਜਦੋ ਪਰਜਾ ਦੀ ਗੱਲ ਬਾਤ ਸੁਨਣ ਲਈ ਤੇ ਰਾਜ ਕਚੈਰੀ ਚ

ਉਹ ਇਕ ਉੱਠ ਕ ਕਹਿੰਦਾ ਮਹਾਰਾਜ ਜਿਹੜਾ ਕੋਖ ਕਰੋਗੇ ਥੋੜ੍ਹਾ ਬਹੁਤਾ ਤਾ ਸਜਾ ਮਿਲਦੀ ਮਿਲਦੀ ਏ ਕਿਸੇ ਤਰੀਕੇ ਨਾ ਮਿਲੇ ਕਹਿੰਦੇ ਹੈਂ ਕਹਿੰਦਾ ਹਾਂ ਮਹਾਰਾਜ ਮਤਲਬ ਕਿਸੇ ਤਰੀਕੇ ਨਾਲ ਮਿਲੇ ਸਜਾ ਤਾ ਮਿਲਦੀ ਮਿਲਦੀ ਏ ਜਿਦੋ ਭਾਈ ਏ ਕਰਦੇ ਕਰਦੇ ਓਹਨੂੰ ਇਹ ਗੱਲ ਹੋਇ ਕਰਦੇ ਕਰਦੇ ਚਲੋ ਚਾਲ ਚਲੋ ਚਾਲ ਕਰਦੇ ਜਿਦੋ ਵੀ ਤਗੱਲ ਹੋਇ ਉਠਕੇ ਜਾ ਕੇ ਓਹਨੂੰ ਕਹਿੰਦਾ ਕਹਿੰਦਾ ਉ ਉਰੇ ਆ ਭਾਈ ਆਗਿਆ ਆਣਕੇ ਕਹਿੰਦਾ ਭਾਈ ਕਿਵੇਂ ਮੇਨੂ ਸਮਜਾ ਕਹਿੰਦਾ ਜੇ ਆਪ ਪਾਪ ਕਰਦੇ ਆ ਤਾ ਆਪ ਨੂੰ ਥੋੜੀ ਬੋਟੀ ਸਜਾ ਤਾ ਜਰੂਰ ਦਉਗਾ ਭਗਵਾਨ ਕਹਿੰਦਾ ਫੇਰ ਉਹ ਭੁਗਤਣੀ ਕਿਵੇਂ ਪਯੁਗੀ ਕਹਿੰਦਾ ਏ ਤੁਸੀਂ ਦੇਖੋ ਭਾਈ ਜੇਕਰ ਤੁਸੀਂ ਪਜੇ ਜਾਂਦੇ ਦੇ ਤੀਰ ਮਾਰਦੇ ਆ ਤੇ ਥੁੜੇ ਕੋਈ ਖੜ੍ਹੇ ਦੜੇ ਮਾਰ ਦੁਗਾ ਏ ਨੀ ਕਹਿੰਦਾ ਹੋਰ ਕਿਵੇਂ ਹੋਉਗਾ ਕਹਿੰਦਾ ਜੀ ਐਂਤਕਾ ਹੋਊਗਾ ਬੀ ਓਹੋ ਮਤਲਬ ਤੀਰ ਦਾ ਜਵਾਬ ਮਤਲਬ ਵਿਸ਼ਟ ਦੇ ਦੇਵੇ ਬੀ ਠਉਣੁ ਪਿਆਰ ਚ ਦੇ ਦੇਵੇ ਉਣੁ ਮਤਲਬ ਮਾਫ ਕਰਕੇ ਫੇਰ ਜਾਕੇ ਠਉਣੁ ਮਾਫੀ ਮਿਲੂਗੀ ਓਹਨੇ ਪਾਈ ਰਾਜੇ ਨੇ ਜਿਥੇ ਜਿਥੇ ਮਤਲਬ ਮਿਰਗ ਮਾਰਿਆ ਸੀ ਜਿਓ ਚੱਲਿਆ ਘੋੜੇ ਤੇ ਤੇ ਲੈਕੇ ਭਾਈ ਆਵਦੇ ਮਤਲਬ ਰਾਜ ਟਹਿਲ ਨੂੰ ਚੱਲਿਆ ਚਲ ਕੇ ਆਣਕੇ ਕੋਰੇ ਤੇ ਆਣਕੇ ਵੇਖ ਕ ਤੇ ਜਿਥੇ ਮਿਰਗ ਮਾਰਿਆ ਸੀ ਤੇ ਮਿਰਗ ਤੇ ਜਾ ਕਹਿੰਦਾ ਹੇ ਮਿਰਗ ਮੈਨੂੰ ਭਾਈ ਮਾਫ ਕਰਦੇ